ਆਪਣੇ ਧਰਮ ਨੂੰ ਕਿਸ ਤਰੀਕੇ ਨਾਲ ਦੇਖਦਾ ਗਾ ਕੁਛ ਲੋਕ ਕਿਸ ਤਰੀਕੇ ਨਾਲ ਦੇਖਦੇ ਹੈ, ਕੁਛ ਲੋਕ ਕਿਸ ਤਰੀਕੇ ਨਾਲ ਦੇਖਦੇ ਹੈਗੇ ਹੈ ਪਰ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਕਿਸੇ ਨੂੰ ਵੀ ਕਿਸੇ ਦਾ ਧਰਮ ਹੈਗਾ ਨਿੰਦਣਾ ਨੀ ਚਾਹੀਦਾ ਗਾ। ਬਿਲਕੁਲ ਸਹੀ ਗੱਲ ਆ। ਹੋਰ ਦੂਸਰੀ ਗੱਲ ਇਹ ਹੈਗੀ ਹੈ ਕਿ ਸਾਰੇ ਧਰਮ ਹਮੇਸ਼ਾ ਇੱਕ ਬਰਾਬਰ ਮੰਨੇ ਗਏ ਹੈਗੇ ਆ ਚਾਹੇ ਉਹ ਹਿੰਦੂ ਆ, ਚਾਹੇ ਮੁਸਲਮਾਨ ਆ ਚਾਹੇ ਇਸਾਈ ਆ ਚਾਹੇ ਕ੍ਰਿਸਚਨ ਆਂ। ਹਰ ਇੱਕ ਇਨਸਾਨ ਆਪਣੇ ਆਪਣੇ ਤਰੀਕੇ ਦੇ ਨਾਲ ਆਪਣੇ ਆਪਣੇ ਪ੍ਰਮਾਤਮਾ ਨੂੰ, ਅਲਾਹ ਨੂੰ, ਵਾਹਿਗੁਰੂ ਨੂੰ ਪ੍ਰਮੇਸ਼ਵਰ ਨੂੰ ਆਪਣੇ ਆਪਣੇ, ਜੋ ਵੀ ਉਹਨਾਂ ਧਰਮਾਂ ਨੂੰ ਦੱਸਿਆ ਗਿਆ ਗਾ, ਉਸ ਸਿੱਖਿਆ ਦੇ ਆਧਾਰ ਤੇ ਹਰ ਇੱਕ ਇਨਸਾਨ ਆਪਣੇ ਆਪਣੇ ਧਰਮ ਦੀ ਪਾਲਣਾ ਵੀ ਕਰ ਰਿਹਾ ਗਾ।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

ਠੀਕ ਬਹੁਤ ਸਾਰੇ ਲੋਕ ਆਪਾਂ ਦੇਖਦੇ ਹੈਗੇ ਹਾਂ ਜੇ ਸਿੱਖ ਲੋਕਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਿੱਖ ਲੋਕ ਬਹੁਤ ਸਾਰੇ ਅਜਿਹੇ ਆ ਜਿਹੜੇ ਅਹ ਹਰ ਇੱਕ ਥਾਂ ਤੇ ਜਾਂਦੇ ਆ ਹਿੰਦੂਆਂ ਦੇ ਧਰਮਾਂ 'ਚ ਵੀ ਜਾਂਦੇ ਆ, ਗੁਰਦੁਆਰਿਆਂ 'ਚ ਤਾਂ ਜਾਣਾ ਹੀ ਆਂ, ਮਸੀਤਾਂ 'ਚ ਜਾਂਦੇ ਆ ਮੰਦਰਾਂ 'ਚ ਜਾਂਦੇ ਆ ਹਿੰਦੂ ਲੋਕ ਬਹੁਤ ਸਾਰੇ ਹੈਗੇ ਆ ਜਿਹੜੇ ਕਿ ਆਪਾਂ ਕਹਿ ਦੇਈਏ ਉਹ ਗੁਰਦੁਆਰੇ ਵੀ ਆਉਂਦੇ ਆ ਗੁਰੂ ਸਾਹਿਬਾਨਾਂ ਨੂੰ ਵੀ ਮੰਨਦੇ ਆ ਠੀਕ ਆ ਉਹਨਾਂ ਦੀ ਆਗਿਆ ਦਾ ਪਾਲਣ ਵੀ ਕਰਦੇ ਹੈਗੇ ਆ ਤਾਂ allover ਇੱਕ ਜਿਹੜਾ ਆਪਣਾ ਦੇਸ ਹੈਗਾ ਭਾਰਤ ਇਹ ਇੱਕ ਅਜਿਹਾ ਦੇਸ ਹੈਗਾ ਕਿ ਇੱਥੇ ਦੇ ਜਿਹੜੇ ਲੋਕ ਹੈਗੇ ਆ ਗੇ, ਉਹ ਧਰਮ ਨਿਰਪੱਖ ਦੇਸ ਦੇ ਵਿੱਚ ਰਹਿ ਰਹੇ ਹੈਗੇ ਆ, ਤੇ ਉਹ ਆਪਣੇ ਆਪਣੇ ਧਰਮ ਦੀ ਆਪਣੇ ਆਪਣੇ ਤਰੀਕਿਆਂ ਦੇ ਨਾਲ ਪਾਲਣਾ ਕਰ ਰਹੇ ਆ ਤੇ ਜੇਕਰ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਗੱਲ ਕੀਤੀ ਜਾਵੇ,

ਠੀਕ ਆ ਗੁਰੂਆਂ ਦਾ ਵਸਾਇਆ ਹੋਇਆ ਇੱਕ ਸ਼ਹਿਰ ਹੈਗਾ ਗੁਰੂ ਅਮਰਦਾਸ ਜੀ ਨੇ ਇਸ ਸ਼ਹਿਰ ਦੀ ਨੀਂਹ ਪੱਥਰ ਨਿਰਮਾਣ ਕੀਤਾ ਸੀਗਾ ਤੇ ਜਿਹੜਾ ਦਰਬਾਰ ਸਾਹਿਬ ਆ ਸ੍ਰੀ ਹਰਿਮੰਦਰ ਸਾਹਿਬ golden temple ਦੇ ਨਾਮ ਨਾਲ ਮਸ਼ਹੂਰ ਹੈਗਾ ਤਾਂ ਉਹਨਾਂ ਦੀ ਜਿਹੜੀ ਇੱਕ ਨੀਂਹ ਸੀਗੀ ਠੀਕ ਹੈ ਸਿੱਖ ਧਰਮ ਨੇ ਇੱਕ ਹਿੰਦੂਆਂ ਤੋਂ ਰਖਵਾਈ ਸੀ ਜੇ ਉਹਨਾਂ ਸਮਿਆਂ ਦੇ ਵਿੱਚ ਦੇਖਿਆ ਜਾਵੇ ਤੇ ਹਾਂ sorry ਮੁਸਲਮਾਨ ਤੋਂ। ਹਮ ਹਮ ਠੀਕ ਆ ਤਾਂ ਜਿਹੜਾ ਇਹ golden temple ਹੈਗਾ ਇਹਦੇ ਦੇਖੋ ਚਾਰ ਦਰਵਾਜ਼ੇ ਹੈਗੇ ਆ ਗੇ ਤਾਂ ਇਹ ਚਾਰਾਂ ਧਰਮਾਂ ਨੂੰ ਆਪਾਂ ਕਹਿ ਦੇਈਏ ਹਿੰਦੂ, ਮੁਸਲਮ, ਸਿੱਖ, ਇਸਾਈ ਠੀਕ ਆ ਸਭ ਨੂੰ, ਇੱਕੋ ਦ~ ਤਰ੍ਹਾਂ ਨਾਲ ਠੀਕ ਆ ਆਪਣੇ ਹਿਸਾਬ ਦੇ ਨਾਲ ਅਹ ਜਿਊਣਾ ਦੱਸਦਾ ਗਾ ਹਮ ਹਮ

ਕਿ ਇੱਕ ਅਜਿਹੀ ਕੌਮ ਹੈਗੀ ਹੈਗੀ ਆ ਕਿ ਆਪਣੇ ਧਰਮ ਦੇ ਨਾਲ ਨਾਲ ਜਿਹੜੇ ਦੂਸਰੇ ਧਰਮ ਹੈਗੇ ਆ, ਇਨਸਾਨੀਅਤ ਹੈਗੀ ਆ, ਠੀਕ ਆ ਉਹਨਾਂ ਸਾਰਿਆਂ ਕੰਮਾਂ ਪਹਿਲ ਦੇ ਆਧਾਰ ਤੇ ਮੰਨ ਕੇ ਕੰਮ ਕਰ ਰਿਹਾ ਗਾ। ਬਿਲਕੁਲ ਬਿਲਕੁਲ ਇਹ ਤਾਂ ਹੈ ਤੇ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

ਸਾਰੇ ਹੀ ਧਰਮ ਵਧੀਆ ਮਤਲਬ ਕਿ ਆਪਣੇ level ਤੇ ਬਹੁਤ ਵਧੀਆ ਮਤਲਬ ਕਿ ਵਧੀਆ ਕੰਮ ਕਰਦੇ ਹੈ, ਜਦੋਂ ਕਿਤੇ ਕੋਈ ਕਿਤੇ ਵੀ ਕੋਈ problem ਆਉਂਦੀ ਹੈਗੀ ਹੈ ਦੇਸ ਦੇ ਵਿੱਚ ਤਾਂ ਹਰ ਧਰਮ ਦੇ ਲੋਕ ਖੜਦੇ ਆ ਅੱਗੇ ਆ ਕੇ ਹਨਾ ਜਿਵੇਂ ਸਿੱਖ community ਵੀ ਖੜਦੀ ਹੈ, ਹਿੰਦੂ community ਵੀ ਖੜਦੀ ਹੈ ਬਹੁਤ ਖੜਦੇ ਹੈ ਬਸ problem ਕਿੱਥੇ ਹੈਗੀ ਹੈ ਕਿ ਲੋਕ ਜਦੋਂ,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 ਧਰਮ ਦੀ ਆੜ ਦੇ ਵਿੱਚ ਗ਼ਲਤ ਕੰਮ ਕਰਦੇ ਹੋ, ਧਰਮ ਦੀ ਆੜ 'ਚ ਤੁਸੀਂ ਲੋਕਾਂ ਤੋਂ ਪੈਸੇ ਲੈਂਦੇ ਹੋ। ਧਰਮ ਦੀ ਨਾਂ ਤੇ ਤੁਸੀਂ ਲੋਕਾਂ ਨੂੰ ਲੜਾਉਂਦੇ ਹੋ ਸਭ ਤੋਂ ਵੱਧ ਤਾਂ ਤੁਸੀਂ ਇਹ ਲਾ ਲਓ ਵੀ ਇਹਦੇ 'ਚ ਜਿਹੜਾ role ਹੈਗਾ government ਦਾ ਵੀ ਹੁੰਦਾ ਹੈਗਾ, ਜਿਹੜੇ politician ਹੋ ਗਏ ਧਰਮ ਦੇ ਨਾਮ ਤੇ ਲੜਾਈਆਂ ਕਰਾ ਦਿੰਦੀ ਹੈ। ਹਨਾ ਜਿਹੜਾ ਕਿ ਬਹੁਤ ਮਤਲਬ ਕਿ ਦੇਖਿਆ ਜਾਵੇ ਤਾਂ ਬਹੁਤ ਗ਼ਲਤ ਹੈ, ਕਿਉਂ ਜਿਹੜੀ ਉਹ ਚੀਜ਼ ਹੈਗੀ ਹੈ ਲੋਕਾਂ ਦੇ ਵਿੱਚ ਇੱਕ ਨਫ਼ਰਤ ਪੈਦਾ ਕਰਦੀ ਹੈ, ਜਿਵੇਂ ਹੁਣ ਕੋਈ ਚੁਰਾਸੀ ਦੇ ਦੰਗੇ

ਹੈਗੇ ਨੇ ਉਹਦਾ ਸਹਾਰਾ ਲੈ ਕੇ ਮਤਲਬ ਕਿ ਇੱਕ ਫੁੱਟ ਪੈਦਾ ਕਰ ਰਹੇ ਆ ਲੋਕਾਂ ਦੇ ਵਿੱਚ ਜਿਹੜੀ ਕਿ ਯੋਗ ਆ ਬਿਲਕੁਲ Government ਨੂੰ ਵੀ ਪਤਾ ਹੈ ਵੀ ਇਹ ਜਿਹੜੇ ਲੋਕ ਕਰ ਰਹੇ ਨੇ ਉਹਨਾਂ ਨੂੰ ਮਤਲਬ ਕਿ ਉਹਨਾਂ ਤੇ action ਲੈਣਾ ਚਾਹੀਦਾ ਹੈ, ਵੀ ਧਰਮ ਲੋਕਾਂ ਨੂੰ ਜੋੜਨ ਵਾਸਤੇ ਬਣਿਆ ਹੈ ਨਾ ਕੇ ਤੋੜਨ ਵਾਸਤੇ ਬਣਿਆ ਹੈ, ਧਰਮ ਬਣਾਏ

ਤਾਂ ਤੇ ਕਿ ਜਿਹੜੀ ਇਨਸਾਨੀਅਤ ਆ ਉਹੀ ਧਰਮ ਹੈ ਠੀਕ ਹੈ ਨਾ ਸਭ ਤੋਂ ਵੱਡੀ ਜਿਹੜਾ ਧਰਮ ਹੈ ਉਹ ਇਨਸਾਨੀਅਤ ਹੈ। ਦੇ ਵਿੱਚ ਇਨਸਾਨੀਅਤ ਹੀ ਮਰ ਗਈ,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 ਕਿਉਂਕਿ ਲੋਕ ਕੀ ਕਰਦੇ ਹੈਗੇ ਹੈ ਕਿ ਹਾਂਜੀ ਮੈਂ ਤਾਂ ਜੀ ਫਲਾਣੇ ਮੈਂ ਤਾਂ ਹੁਣ ਮੰਦਰ ਜਾ ਕੇ ਆਇਆਂ ਜੀ ਤੇ ਚਲੋ ਜੀ। ਵਾਪਸ ਦੁਕਾਨ ਤੇ ਜਾ ਕੇ ਠੱਗੀ ਠੋਰੀ ਸ਼ੁਰੂ ਕਰ ਦਿੱਤੀ, ਵੀ ਦੱਸੋ ਉਹਦਾ ਕੀ ਫ਼ਾਇਦਾ ਹੈਂ ਤੁਸੀਂ doctor ਹੋ doctor ਨੂੰ ਵੀ ਇੱਕ ਰੱਬ ਦਾ ਰੂਪ ਦਿੱਤਾ ਗਿਆ ਦੂਜਾ, ਲੇਕਿੰਨ doctor ਕੀ ਕਰਦੇ ਹੈ, Patient ਨੂੰ treat ਹੀ ਨੀ ਕਰਦੇ ਉਸ ਹਿਸਾਬ ਨਾਲ, ਪੈਸੇ ਵੱਧ ਲੈ ਲੈਂਦੇ ਹੈ, ਦਵਾਈਆਂ ਨੀ ਦਿੰਦੇ ਚੱਜ ਨਾਲ patient ਖ਼ਰਾਬ ਹੋਈ ਜਾਂਦਾ ਹੈ ਉੱਥੇ ਲੋਕਾਂ ਦਾ ਵਿਸਵਾਸ਼ ਟੁੱਟ ਜਾਂਦਾ ਹੈ, ਕਿੱਥੇ ਤਾਂ ਲੋਕਾਂ ਨੇ ਰੱਬ ਦਾ ਦਰਜ਼ਾ ਦਿੱਤਾ doctors ਨੂੰ ਚੀਜ਼ਾਂ ਮਲਤਬ ਕਿ ਇੱਕ ਧਰਮ ਨੂੰ ਲੈ ਕੇ ਮਤਲਬ ਕਿ ਜਿਹੜਾ ਗ਼ਲਤ ਪ੍ਰਚਾਰ ਹੁੰਦਾ ਨਾ, ਉੱਥੇ ਧਰਮ ਖ਼ਰਾਬ ਹੋ ਜਾਂਦਾ ਹੈਗਾ, ਲੋਕ ਹੀ ਖ਼ਰਾਬ ਕਰਦੇ ਆਪਣੇ ਲੋਕ ਹੀ ਖ਼ਰਾਬ। ਜਿਹੜਾ ਕਿ ਇਹਨਾਂ ਨੂੰ ਕਰਨਾ ਨੀ ਚਾਹੀਦਾ।

ਕਿ ਜਿਹੜੇ ਸਰਾਰਤੀ ਹੁੰਦੇ ਹੈਗੇ ਆ ਗੇ, ਉਹ ਮੱਲੋ ਮੱਲੀ ਵਿੱਚ ਘੁਛੜ ਕੇ ਜਾਣੀ ਕਿ ਵਿੱਚ ਵੜ ਕੇ, ਠੀਕ ਆ ਉਹਨਾਂ ਨੇ ਕਿਸੇ ਤਰੀਕੇ ਦੇ ਨਾਲ ਚਾਹੇ ਕੋਈ ਵੀ ਧਰਮ ਲੈ ਲਓ ਹਿੰਦੂ ਲਾ ਲਓ ਸਿੱਖਾਂ ਦਾ ਲਾ ਲਓ, ਮੁਸਲਮਾਨਾਂ ਦਾ ਲਾ ਲਓ, ਇਸਾਈਆਂ ਦਾ ਲਾ ਲਓ, ਕ੍ਰਿਸਚਨ ਦਾ ਲਾ ਲਓ ਠੀਕ ਆ।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

ਠੀਕ ਆ ਤਾਂ ਇਹਦੇ ਨਾਲ ਉਸ time ਤੇ ਜੇ ਦੇਖਿਆ ਜਾਵੇ ਤਾਂ allover ਜਿਹੜੀ ਮਿਲੀ ਭੁਗਤ ਕਹਿ ਦਿੰਦੇ ਹੈਗੇ ਹਾਂ, ਉਹ ਪੂਰੇ ਇੱਕ ਦੀ ਨੀ ਹੁੰਦੀ ਗੀ allover ਸਾਰੇ ਹੀ ਉਹਦੇ ਵਿੱਚ ਮਿਲੇ ਜੁਲੇ,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

ਅਹ ਦੋ ਹਜ਼ਾਰ ਵੀਹ ਦੇ ਵਿੱਚ ਇੱਕੀ ਬਾਈ ਦੇ ਵਿੱਚ ਠੀਕ ਆ ਤੁਸੀਂ ਆਪ ਹੀ ਦੇਖ ਲਓ ਉਹ ਪਟਿਆਲੇ ਹਿੰਦੂ ਧਰਮ ਸੀਗਾ ਉੱਥੇ ਕਿੰਨਾ ਵੱਡਾ ਵਿਵਾਦ ਖੜਾ ਹੋਇਆ।

ਠੀਕ ਆ ਇਸ ਤੋਂ ਇਲਾਵਾ ਫਿਰ ਸਿੱਖ ਧਰਮ ਸੀਗਾ ਇੱਧਰ ਅੰਮ੍ਰਿਤਸਰ ਸਾਹਿਬ ਉਹ ਕੋਈ ਸ਼ਾਇਦ ਪਿੰਡ ਸੀਗਾ ਮੇਰੇ ਇਸ time ਯਾਦ ਨੀ ਆ ਰਿਹਾ ਖਨੀ local ਅੰਮ੍ਰਿਤਸਰ ਦਾ ਸੀਗਾ, ਉੱਥੇ ਦੇਖੋ ਕਿੱਡਾ ਵੱਡਾ ਵਿਵਾਦ ਖੜਾ ਹੋਇਆ ਠੀਕ ਆ ਤਾਂ ਉਹ ਗੱਲ ਬਾਤ ਅਸਲ ਵਿੱਚ ਦੇਖਿਆ ਜਾਵੇ ਤਾਂ ਕੁਛ ਵੀ ਨੀ ਹੁੰਦੀ ਗੀ ਵਿੱਚ, ਪਰ ਜਿਹੜੇ ਲੋਕ ਹੁੰਦੇ ਆ ਕੁਛ ਕੁ ਉਹਨਾਂ ਤਰੀਕਿਆਂ ਨੂੰ ਉਹ ਚੀਜ਼ ਨੂੰ ਤੋੜ ਮਰੋੜ ਕੇ,

~ਕਾਊ ਹਿੰਸਕ ਦੇ ਨਾਲ ਜਿਹੜੇ ਲੋਕ ਹੁੰਦੇ ਆ ਉਹਨਾਂ ਦੇ ਇੰਨਾ ਗੁੱਸਾ ਆ ਜਾਂਦਾ ਕਿਉਂਕਿ ਉਹ ਜਿਹੜੇ ਬਿਆਨਬਾਜ਼ੀ ਕਰਦੇ ਹੁੰਦੇ ਨਾ ਬਿਲਕੁਲ ਗ਼ਲਤ ਤਰੀਕੇ ਦੇ ਨਾਲ ਜੋੜ ਜਾੜ ਕੇ, ਠੀਕ ਆ ਉਹ ਉਹਨਾਂ ਲੋਕਾਂ ਦਾ ਕੰਮ ਹੀ ਇਹ ਹੁੰਦਾ ਕਿ ਇਸ ਧਰਮ ਨੂੰ ਆਪਾਂ ਨੀਵਾਂ ਦਿਖਾਈਏ,

ਤਾਂ ਸੋ ਅਜਿਹੇ ਸਰਾਰਤੀ ਜਿਹੜੇ ਅਨਸਰ ਹੁੰਦੇ ਇਹਨਾਂ ਤੇ ਬਿਲਕੁਲ ਇੱਕ ਨੱਥ ਪਾਉਣੀ ਚਾਹੀਦੀ ਹੈਗੀ ਆ, ਇੱਕ ਅਜਿਹਾ rule ਹੀ ਅਪਣਾਉਣਾ ਚਾਹੀਦਾ ਗਾ government ਨੂੰ ਵੀ ਦੇਖਣਾ ਚਾਹੀਦਾ ਗਾ ਕਿ ਜਿਹੜਾ ਕੋਈ ਇਸ ਤਰੀਕੇ ਨਾਲ ਆਵਾਜ਼ ਉਠਾ ਰਿਹਾ ਤਾਂ ਉਹਨੂੰ ਸਖ਼ਤ ਤੋਂ ਸਖ਼ਤ, ਠੀਕ ਆ ਕੋਈ ਨਾ ਕੋਈ ਧਾਰਾ ਲਗਾ ਕੇ ਉਸ ਤੇ, ਸਖ਼ਤ ਤੋਂ ਸਖ਼ਤ ਉਹਨੂੰ ਸਜਾ ਦੇਣੀ ਚਾਹੀਦੀ ਹੈਗੀ ਹੈ ਤਾਂ ਕਿ ਜਿਹੜੇ ਧਰਮ ਹੈਗੇ ਹੈਗੇ ਆ ਗੇ ਠੀਕ ਆ ਉਹ ਇੱਕ ਇਹ ਨੀ ਗਾ ਵੀ ਆਪਾਂ ਕਹਿ ਦੇਈਏ ਵੀ ਧਰਮ ਊਈਂ ਬਣ ਗਿਆ।

ਧਰਮ ਬਣਾਉਣ ਦੀ ਖ਼ਾਤਰ ਬਹੁਤ ਤਸੀਹੇ ਝੱਲਣੇ ਪੈਂਦੇ ਆ ਕੁਰਬਾਨੀਆਂ ਦਿੱਤੀਆਂ ਗਈਆਂ ਹੈ।

ਡੂੰਘਾਈ ਦੇ ਵਿੱਚ ਇਹਨੂੰ ਬੰਦਾ ਦੇਖੇ ਤਾਂ ਇਹਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਕੁਰਬਾਨੀਆਂ ਉੱਭਰ ਕੇ ਆਉਂਦੀਆਂ ਗੀਆਂ, ਬਾਹਰ ਨਿਕਲ ਕੇ ਆਉਂਦੀਆਂ ਗੀਆਂ ਕਿ ਜਿਹੜੀਆਂ ਆਪਾਂ ਸੁਣ ਕੇ, ਆਪਣੇ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ ਹੈ।

ਠੀਕ ਆ ਤੇ ਆਹ ਜਿਹੜੇ ਅੱਜ ਕੱਲ੍ਹ ਦੇ ਲੋਕ ਹੈਗੇ ਆ ਉਹ ਇਸ ਚੀਜ਼ ਨੂੰ ਤੋੜ ਮਰੋੜ ਕੇ ਇੱਥੇ ਇੰਨਾ ਭੜਕਾਊ ਇੱਕ ਦੂਜੇ ਤੇ ਕਰ ਰਹੇ ਹੈਗੇ ਆ ਕਿ

ਧਰਮ ਦੇ ਨਾਂ ਤੇ ਤਾਂ ਲੋਕਾਂ ਨੂੰ ਜਿਵੇਂ ਕਿ ਤੁਸੀਂ ਦੱਸਿਆ ਸੀ ਕਿ ਲੋਕਾਂ ਨੂੰ ਠੱਗ ਰਹੇ ਹੈਗੇ ਆ ਗੇ, ਲੋਕਾਂ ਨੂੰ ਗੁੰਮਰਾਹ ਕਰ ਰਹੇ ਹੈਗੇ ਆ ਇਹਦੇ 'ਚ ਕੋਈ ਸ਼ੱਕ ਨਹੀਂ ਗਾ, ਬਿਲਕੁਲ ਉਸੇ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਗਾ।

ਠੀਕ ਆ ਤੇ same ਇੱਕ ਜੇ ਆਪਾਂ ਗੱਲ ਕਰੀਏ ਤਾਂ ਇਸੇ ਤਰੀਕੇ ਦੇ ਨਾਲ ਹੀ ਤੁਸੀਂ ਆਹ ਦੇਖ ਲਓ ਕ੍ਰਿਸਚਨ ਧਰਮ ਲੈ ਲਓ ਕ੍ਰਿਸਚਨ ਲੋਕ ਹੈਗੇ ਆ ਜਿਹੜੇ ਉਹ ਲੋਕਾਂ ਨੂੰ ਧਰਮ ਬਦਲਾਉਣ ਦੀ ਖ਼ਾਤਰ ਕੀ ਕੁਛ ਲਾਲਚ ਵਗ਼ੈਰਾ ਦੇ ਰਹੇ ਉਹਨਾਂ ਦੇ ਬੱਚਿਆਂ ਨੂੰ schools ਦੇ ਵਿੱਚ ਫ਼ੀਸਾਂ ਦੇ ਰਹੇ ਆ ਉਹਨਾਂ ਨੂੰ ਪੈਸੇ ਦੇ ਰਹੇ ਆ, ਬਹੁਤ ਸਾਰੀਆਂ ਸਹੂਲਤਾਂ ਦੇ ਰਹੇ ਆ ਮਕਾਨ ਵਗ਼ੈਰਾ ਬਣਾ ਕੇ ਦੇ ਰਹੇ ਆ ਕਿ ਤੁਸੀਂ ਸਾਡੇ ਧਰਮ ਦੇ ਵਿੱਚ ਆਓ ਕਿ ਅਸੀਂ ਤੁਹਾਨੂੰ ਆਹ ਆਹ ਸਹੂਲਤਾਂ ਦੇਵਾਂਗੇ ਤਾਂ ਬਿਲਕੁਲ ਉਹ ਚੀਜ਼ਾਂ ਮੁਕੇਸ਼ ਜੀ ਮੇਰੇ ਹਿਸਾਬ ਨਾਲ ਤਾਂ ਗ਼ਲਤ ਆ। ਬਿਲਕੁਲ ਗ਼ਲਤ ਹੈ ਜੀ।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

ਜੀ ਜੀ। ਠੀਕ ਆ ਨਾ ਵੀ ਸਾਨੂੰ ਇਸ ਤਰੀਕੇ ਨਾਲ ਨਹੀਂ ਜਾਣਾ ਚਾਹੀਦਾ ਗਾ।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

ਜਾਂ ਜਿਹੜੇ ਲੋਕ ਕਹਿੰਦੇ ਵੀ ਤੁਸੀਂ ਸਾਡੇ ਧਰਮ ਦੇ ਵਿੱਚ ਆਓ ਤੁਸੀਂ ਆਪਦਾ ਧਰਮ ਛੱਡੋ ਅਸਲ ਦੇ ਵਿੱਚ ਉਹਨਾਂ ਨੂੰ ਧਰਮ ਦੀ ਜਿਹੜੀ definition ਹੈ, ਜਿਹੜੀ ਪਰਿਭਾਸ਼ਾ ਹੈਗੀ ਹੈ ਉਹਨਾਂ ਨੂੰ ਪਤਾ ਹੀ ਨੀ। ਕੀ ਕਹਿੰਦਾ ਹੈ ਵੀ ਤੁਸੀਂ ਉਸ ਰੱਬ ਦਾ ਸ਼ੁਕਰਾਨਾ ਕਰੋ ਜਿਹਨੇ ਤੁਹਾਨੂੰ ਇੱਥੇ,

ਮਤਲਬ ਕਿ ਦੁਨੀਆਂ ਤੇ ਘੱਲਿਆ ਹੈਗਾ ਜਨਮ ਦਿੱਤਾ ਹੈ ਕਿਸ ਲਈ ਦਿੱਤਾ ਹੈਗਾ,

ਵੀ ਤੁਸੀਂ ਇੱਥੇ ਚੰਗੇ ਕੰਮ ਕਰੋ ਰੱਬ ਦਾ ਨਾਮ ਲਓ ਤੇ ਇੱਕ ਦੂਜੇ ਦੀ ਮਦਦ ਕਰੋ ਉਹਨਾਂ ਨੂੰ ਇਸ ਚੀਜ਼ ਦਾ,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

ਮਤਲਬ ਕਿ ਲੋਕਾਂ ਨੂੰ ਤੋੜ ਰਹੇ ਹੋ। ਇਨਸਾਨ ਹੈ ਉਹ ਇੱਕ supreme power ਤੋਂ ਹੀ ਬਣਿਆ ਹੈਗਾ, ਇੱਕੋ ਹੀ ਸ਼ਕਤੀ ਹੈ। ਓਮ ਹਰੀ ਅੱਲਾਹ, ਰੱਬ ਵਾਹਿਗੁਰੂ ਇੱਕੋ ਹੀ ਨਾਮ ਹੈ supreme power ਨਾਮ ਅਲੱਗ ਅਲੱਗ ਹੈ power ਇੱਕੋ ਹੀ ਹੈ ਪਰ ਲੋਕ ਇਸ ਚੀਜ਼ ਨੂੰ ਸਮਝਦੇ ਨੀ ਕਹਿੰਦਾ ਨਾ ਜੀ ਹੁਣ ਇੱਕ example ਤੁਹਾਨੂੰ ਮੈਂ ਦੇਵਾਂ ਕਿ ਕਿਸੇ time ਤੇ ਮੈਂ ਚੇਨੰਈ travel ਕਰ ਰਿਹਾ ਸੀਗਾ। ਮਤਲਬ ਦੋ ਹਜ਼ਾਰ ਚੌਦਾਂ ਦੀ ਗ~ ਦੋ ਹਜ਼ਾਰ ਗਿਆਰਾਂ ਦੀ ਗੱਲ ਹੈਗੀ ਹੈ।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 ਉਹ ਸਾਨੂੰ ਕਹਿੰਦੇ ਕਿ ਸਭ ਤੋਂ ਪਹਿਲਾਂ ਦੁਨੀਆਂ ਤੇ ਅੱਲਾਹ ਆਇਆ ਸੀਗਾ ਉਹਦਾ ਨੂਰ ਵਰਤਿਆ ਸੀਗਾ ਸਾਡਾ ਰੱਬ ਪਹਿਲਾਂ ਆਇਆ ਸੀਗਾ ਕਹਿੰਦੇ ਵੀ ਤੁਸੀਂ ਸਾਡੇ ਧਰਮ ਨੂੰ ਅਪਣਾਓ ਆਹ ਸਾਡਾ number ਲਓ, ਤੁਸੀਂ ਸਾਡੇ ਧਰਮ 'ਚ ਆਓ, ਵੀ ਉਹਨਾਂ ਕੋਈ ਪੁੱਛਣ ਵਾਲਾ ਹੋਵੇ ਵੀ ਰੱਬ ਤਾਂ ਇੱਕੋ ਹੀ ਹੈ। ਕਿਹੜਾ ਪਹਿਲਾਂ ਆ ਗਿਆ ਉਹੀ ਰੱਬ ਹੈ, ਰੱਬ ਬਣਾਏ ਕਿਹਨੇ ਹੈ ਧਰਮ ਕਿਹਨੇ ਬਣਾਏ ਹੈ ਇਨਸਾਨ ਨੇ ਹੈ ਕਿ ਨਹੀਂ ਫਿਰ ਕਹਿੰਦੇ ਜੀ ਸਾਡਾ ਰੱਬ ਪਹਿਲਾਂ ਆਇਆ, ਕੋਈ ਕਹਿੰਦਾ ਸਾਡਾ ਵਾਹਿਗੁਰੂ ਪਹਿਲਾਂ ਆਇਆ, ਕੋਈ ਕਹਿੰਦੇ ਰਾਮ ਪਹਿਲਾਂ ਆਇਆ ਕੋਈ ਕਹਿੰਦੇ ਸਾਡਾ ਪ੍ਰਮੇਸ਼ਵਰ ਪਹਿਲਾਂ ਆਇਆ ਯਾਰ ਤੁਸੀਂ ਇਹ ਤਾਂ ਦੇਖੋ ਵੀ ਰੱਬ ਤਾਂ ਇੱਕੋ ਹੀ ਹੈ ਨਾ supreme power ਤਾਂ ਇੱਕੋ ਹੀ ਹੈ ਤੁਸੀਂ ਬਣਾਏ ਹੈ ਧਰਮ ਇਹ ਕਿਵੇਂ possible ਹੋ ਸਕਦਾ ਜੀ। ਪਹਿਲਾਂ ਆਇਆ ਤੁਹਾਡਾ ਰੱਬ ਪਹਿਲਾਂ ਆਇਆ ਸੋ ਲੋਕਾਂ ਦੇ ਵਿੱਚ ਇਸ ਚੀਜ਼ ਦੀ ਸਮਝ ਹੀ ਹੈਨੀ ਗੀ, ਲੋਕ ਬਸ ਪਿੱਛੇ ਲੱਗ ਜਾਂਦੇ ਹੈ ਤੇ ਬਸ ਕਹਿੰਦੇ ਠੀਕ ਹੈ ਜੀ ਵਾਹ ਜੀ ਵਾਹ, ਬਹੁਤ ਵਧੀਆ ਪ੍ਰਵਚਨ ਦਿੱਤੇ ਠੀਕ ਹੈ ਜੀ ਇਹੀ ਰੱਬ ਹੈ ਸਾਡਾ ਇਹ ਚੱਲ ਰਿਹਾ ਅੱਜ ਕੱਲ੍ਹ।

ਲਾ ਲਓ, ਬਾਰਾਂ ਸੌ ਈਸਵੀ ਪੂਰਵ ਲਾ ਲਓ ਚੌਦਾਂ ਸੌ ਈਸਵੀ ਪੂਰਵ ਦੀ ਗੱਲ ਕਰੀਏ, ਠੀਕ ਆ ਪੁਰਾਣੇ ਸਮਿਆਂ ਦੇ ਵਿੱਚ, ਠੀਕ ਆ ਉਸ time ਦੀ ਜੇਕਰ ਆਪਾਂ ਗੱਲ ਕਰੀਏ, ਉਸ time ਤੇ ਬੁੱਧ ਧਰਮ ਹੁੰਦਾ ਸੀ ਜੈਨ ਧਰਮ ਹੁੰਦਾ ਸੀ,

ਠੀਕ ਆ ਉਹ~ ਉਹਨਾਂ ਲੋਕਾਂ ਨੇ ਵੀ ਉਸ time ਤੇ ਬੁੱਧ ਧਰਮ ਸੀ, ਜੈਨ ਧਰਮ ਸੀ ਅਹ ਹੋਰ ਵੀ ਸੀਗੇ ਧਰਮ ਨਾਲ ਨਾਲ, ਉਹਨਾਂ ਨੇ ਵੀ ਇਹੀ ਇਨਸ~ ਇਨਸਾਨ ਨੂੰ ਲੋਕਾਂ ਨੂੰ ਇਹੀ ਕਹਿਣਾ ਸਿਖਾਇਆ ਸੀ ਕਿ ਇਨਸਾਨ ਦੇ ਵਿੱਚ ਪ੍ਰਮਾਤਮਾ ਵਸਦਾ ਗਾ।

ਠੀਕ ਆ ਤੁਹਾਨੂੰ ਹਰ ਇੱਕ ਨੂੰ ਇੱਕ ਮਿਲ ਕੇ ਰਹਿਣਾ ਚਾਹੀਦਾ ਹੈਗਾ ਹਰ

ਕਿ ਆਪਾਂ ਇੱਕ ਪਾਸੇ ਤਾਂ ਧਰਮ ਕਹਿੰਦਾ ਵੀ ਤੁਸੀਂ ਕਿਰਤ ਕਰੋ ਤੇ ਦੂਜੇ ਪਾਸੇ ਆਪਾਂ ਉਹਨਾਂ ਦੇ ਉੱਪਰ ਹੀ ਅਹ ਉਹਨਾਂ ਦੇ ਉਲਟਾ ਬੋਲ ਬੋਲ ਕੇ ਉਹਨਾਂ ਤੇ, ਤੰਦ ਕਸੀ ਚੱਲੀਏ, ਉਹਨਾਂ ਨੂੰ ਤੰਗ ਪਰੇਸਾਨ ਕਰੀ ਚੱਲੀਏ, ਤਾਂ ਅਜਿਹਾ ਕੋਈ ਵੀ ਧਰਮ ਨੀ ਜਿਹੜਾ ਇਸ ਤਰੀਕੇ ਨਾਲ ਲੋਕਾਂ ਨੂੰ ਜਿਊਣ ਦੇ ਲਈ ਕਹਿੰਦਾ ਹੋਊਗਾ।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

ਮੈਨੂੰ knowledge ਹੈਗੀ ਆ, ਇਹਨਾਂ ਚੀਜ਼ਾਂ ਦੇ ਬਾਰੇ ਅਹ ਜਿਵੇਂ ਕਿ ਆਪਾਂ ਆਮ ਕੁਛ ਕੁ ਸੁਣਦੇ ਹੈਗੇ ਆਂ ਕਿ ਵਿਸ਼ਵ ਦੇ ਅਨੁਸਾਰ ਜੇ ਦੇਖਿਆ ਜਾਵੇ, ਜਿਵੇਂ ਅਮੈਰਿਕਾ ਕਨੇਡਾ ਫਰਾਂਸ ਜਪਾਨ ਇਟਲੀ ਬੰ~ ਅਹ ਬੰਗਾਲ ਚੀਨ 'ਚ ਭੂਟਾਨ ਵਗ਼ੈਰਾ ਦੀ ਗੱਲ ਕਰੀਏ ਤਾਂ, ਇਹਨਾਂ ਦੇ ਅਨੁਸਾਰ ਸਭ ਤੋਂ ਜ਼ਿਆਦਾ ਜਿਹੜੇ ਆਪਣੇ ਅਹ ਹੁੰਦੇ ਹੈਗੇ ਆ ਗੇ ਯਿਸੂ ਮਸੀਹ ਧਰਮ ਵਾਲੇ

ਠੀਕ ਆ ਈਸਾਈ ਈਸਾਈ ਧਰਮ ਸ਼ਾਇਦ ਇਹ ਆ ਜਾਂਦਾ ਹੈਗਾ।

ਉਸ ਉਸ ਤੋਂ ਬਾਅਦ ਲੋਕ ਆ ਜਾਂਦੇ ਹੈਗੇ ਆ ਹਿੰਦੂ ਧਰਮ ਦੇ।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

ਜਿਵੇਂ ਕਿ ਅਮ famous ਹੈਗੀ ਆ, ਦੋ percent ਕਹਿ ਦਿੰਦੇ ਆ ਲੋਕ ਹੈਗੇ ਆ, ਉਹ ਹੈਗੇ ਆ ਸਿੱਖ ਧਰਮ ਦੇ

ਠੀਕ but ਇਹਨ~ ਪਰ ਇੱਕ ਗੱਲ ਹੈਗੀ ਹੈ ਇਹਦੇ ਵਿੱਚ ਕਿ ਸਾਰੇ ਧਰਮਾਂ ਦੇ ਬਰਾਬਰ, ਜੇ ਇਕੱਲਾ ਸਿੱਖ ਧਰਮ ਨੂੰ ਇੱਕ ਪਾਸੇ ਆਪਾਂ ਦੇਖੀਏ ਉਹਨਾਂ ਦੀਆਂ ਕੁਰਬਾਨੀਆਂ ਦੇਖੀਏ ਸਿੱਖ ਧਰਮ ਦੀਆਂ,

ਤੇ ਚੌਦਾਂ ਸੌ ਉਣਤਰ ਤੋਂ ਨ~ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀਗਾ ਠੀਕ ਆ,

ਉਸ ਤੋਂ ਬਾਅਦ ਜੇਕਰ ਸਿੱਖ ਇਤਿਹਾਸ ਦੇ ਵਿੱਚ ਉਸਨੂੰ ਜੋੜਿਆ ਜਾਵੇ, ਤਾਂ ਸਿੱਖ ਧਰਮ ਦੇ ਜਿਹੜੇ ਮੋਢੀ ਮੰਨੇ ਜਾਂਦੇ ਆ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਮੰਨੇ ਜਾਂਦੇ ਆ, ਬਿਲਕੁਲ ਜੀ।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 ~ਟ ਕੁਛ ਜੋ ਪ੍ਰਮਾਤਮਾ ਇਲਾਹੀ ਨੂਰੀ ਸੀਗੀ ਇੱਕ ਹਿਸਾਬ ਦੀ ਜੇ ਦੇਖੀਏ, ਤਾਂ ਸਿੱਖ ਧਰਮ ਦਾ ਜਾਣੀਕਿ ਉੱਥੋਂ ਜਨਮ ਹੋਇਆ ਗਾ ਤਾਂ

ਸਭ ਤੋਂ ਜ਼ਿਆਦਾ ਜੇ ਇਤਿਹਾਸ ਦੇ ਵਿੱਚ ਦੇਖਿਆ ਜਾਵੇ ਜਿਵੇਂ ਹਿੰਦੂ ਲਾ ਲਓ, ਮੁਸਲਮਾਨ ਲਾ ਲਓ, ਈਸਾਈ ਲਾ ਲਓ, ਕ੍ਰਿਸਚਨ ਲਾ ਲਓ ਜੇਕਰ ਇਹਨਾਂ ਦੇ ਵਿੱਚ ਉਹ ਕੁਰਬਾਨੀਆਂ,

ਬਿਲਕੁਲ ਬਿਲਕੁਲ। ਹਾਂ ਬਾਕੀ ਦੂਸਰੀ ਗੱਲ ਇਹ ਆ ਕਿ ਸਿੱਖ ਧਰਮ ਇੱਕ ਅਜਿਹਾ ਧਰਮ ਸੀਗਾ ਕਿ ਇਹਨੇ ਲੋਕਾਂ ਨੂੰ ਇੱਕ ਸਹੀ ਤਰੀਕੇ ਦੇ ਨਾਲ ਰਾਹ ਦੱਸਿਆ ਹੈਗਾ, ਜਿਹੜੇ ਲੋਕ ਉਸ times ਦੇ ਵਿੱਚ ਲੋਕਾਂ ਦਾ ਧੱਕੇ ਨਾਲ ਧਰਮ change ਕਰਦੇ ਸੀਗੇ ਤਾਂ ਸ਼ਾਇਦ ਸ੍ਰੀ ਗੁਰੂ ਅਰਜਨ ਆਪਣੇ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਦੇ ਚਾਂਦਨੀ ਚੌਕ ਵਿਖੇ, ਠੀਕ ਆ ਉਸ time ਤੇ ਜਿਹੜੇ ਹਿੰਦੂ ਲੋਕ ਸੀਗੇ, ਉਹਨਾਂ ਦੇ ਨਾਲ ਬਹੁਤ ਧ~ ਧੱਕਾ ਕੀਤਾ ਜਾ ਰਿਹਾ ਸੀਗਾ।

ਧੱਕੇ ਦੇ ਨਾਲ ਉਹਨਾਂ ਦਾ ਧਰਮ change ਕਰਵਾਇਆ ਜਾ ਰਿਹਾ ਸੀਗਾ।

ਤਾਂ ਇਹ ਇੱਕ ਬਹੁਤ ਵੱਡਾ ਮਤਲਬ topic ਹੈ ਜਾਂ ਬਹੁਤ ਵੱਡਾ ਮਤਲਬ ਕਿ ਇੱਕ expand ਹੋ ਜਾਂਦਾ ਬਹੁਤ ਜ਼ਿਆਦਾ ਗਹਿਰਾਈ 'ਚ ਜਾਣ ਵਾਲਾ, ਮਤਲਬ ਕਿ ਇਹ ਆ ਕਿ ਜੇ ਆਪਾਂ ਕਹੀਏ ਕਿ ਆਪਾਂ ਹੁਣ ਨੂੰ, ਗੱਲ ਕਰੀ ਚੱਲੀਏ ਤਾਂ ਬਹੁਤ ਲੰਬਾ ਹੋ ਜਾਂਦਾ ਹਨਾ ਸੋ,

ਅੱਜ ਵੈਸੇ ਤੁਸੀਂ ਬਹੁਤ ਵਧੀਆ ਮਤਲਬ ਕਿ ਦੱਸਿਆ ਗਾ, ਬਹੁਤ ਸਾਂਝੇ ਹੋਏ ਆਪਣੇ ਵਿਚਾਰ ਇਹ, ਤਾਂ ਮੈਂ ਸੋਚਦਾ,

ਤੇ ਆਪਾਂ ਬੈਠਾਂਗੇ ਕਿਸੇ ਹੋਰ ਦਿਨ ਕਰਾਂਗੇ ਗੱਲ ਆਪਾਂ ਫਿਰ। ਹਾਂ ਬਿਲਕੁਲ sir ਜੀ ਜ਼ਰੂਰ ਜੀ ਜ਼ਰੂਰ।

ਚੱਲ ਖਾਣਾ ਖੂਣਾ ਖਾਓ।

Allover ਜੋ ਵੀ ਹੈਗੇ ਆ ਪੂਰੇ ਵਿਸ਼ਵ ਦੇ ਵਿੱਚ ਠੀਕ ਹੈ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਗਾ

ਜੀ sir ਕੋਈ ਨੀ ਆਪਾਂ ਫਿਰ ਕਿਸੇ ਦਿਨ ਕਰਾਂਗੇ ਇਹਦੇ ਤੇ ਵਾਰਤਲਾਪ ਦੁਬਾਰਾ ਫਿਰ time ਕੱਢਾਂਗੇ।

ਤਾਂ ਤੁਸੀਂ ਇੱਧਰੋਂ recording

ਕੀ ਕਰਦੀ ਹੈ ਜੋਇਆ? ਮੈਂ ਕੁਛ ਵੀ ਨੀ ਬੈਠੀ ਸੀ, ਖਾਂਦੀ ਪੀਂਦੀ। ਅੱਛਾ ਤੇ ਤੂੰ ਥੋੜ੍ਹਾ ਖਾਇਆ ਕਰ ਮੈਂ ਜਦੋਂ ਤੈਨੂੰ ਪੁੱਛਦੀ ਹਾਂ, ਤੂੰ ਖਾਂਦੀ ਪੀਂਦੀ ਆਂ।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

ਕੋਈ ਨੀ ਬਾਜੀ ਤੁਰਦੇ ਫਿਰਦੇ ਵੀ ਹਾਂ, ਕੰਮ ਕਾਜ ਘਰ ਦਾ ਕਰੀਦਾ ਹੀ ਆ। ਨਹੀਂ ਜਿਹੜਾ ਬੰਦਾ ਤੂੰ ਸਵੇਰ ਨੂੰ ਨਿਕਲਿਆ ਕਰ ਬਾਹਰ ਓਨਾ ਖਾਇਆ ਕਰ ਜਿੰਨਾ ਤੁਰ ਵੀ ਸਕੇ ਮੈਂ ਤੈਨੂੰ ਇਹ ਗੱਲ ਕਹਿਣਾ ਚਾਹ ਰਹੀ।